ਫੇਰ ਆਪਣੇ ਤੋਂ ਬਰਦਾਸ਼ਤ ਨੀ ਹੁੰਦਾ ਫੇਰ ਆਪਾਂ ਕਦੇ ਕਿਸੇ ਡਾਕਟਰ ਤੋਂ ਕਦੇ ਕਿਸੇ ਡਾਕਟਰ ਤੋਂ ਭੱਜਦੇ ਹਾਂ ਫੇਰ ਉੱਥੇ ਨਾ diet ਅਸਰ ਕਰਦੀ ਹੈ ਤੇ ਨਾ ਹੀ ਫੇਰ ਦਵਾਈ ਕਰਦੀ ਹੈ

ਨਿੱਕੇ ਨਿੱਕੇ ਬੱਚੇ ਖੇਲਦੇ ਆ ਕਹਿੰਦੇ ਚੱਕਰ ਆਉਂਦੇ ਆ ਮੈਂ ਕਹਿੰਦੀ ਆ ਤੁਸੀਂ ਮੇਰੇ ਬੇਟੇ ਦਾ ਦੇਖਲੋ ਕੁੱਛ ਪਤਾ ਸੀ ਉਹਨੂੰ ਕੇ ਇੱਕ ਨੂੰ ਕਮਰ ਦੇ ਵਿੱਚ ਦੇਖਲੋ ਕਿਵੇਂ ਇੱਕ ਦਮ ਦਰਦ ਉੱਠਿਆ ਸੀ ਤੇ ਹਨਾ ਤੇ ਪੀਕ ਜੀ ਬਣਗੀ ਸੀ ਫਿਨਸੀ ਜੀ ਬਣਗੀ ਬਾਅਦ ਵਿੱਚ ਦੇਖੋ ਕਿ operation ਕਰਵਾਉਣਾ ਪੇ ਗਿਆ ਬਿਮਾਰੀ ਸੀ ਨਾ ਅੰਦਰ ਆਪਾਂ ਨੂੰ ਪਤਾ ਨੀ

ਜਾਂਦੇ ਸੀ ਫੇਰ ਉਹ ਰੇਸ਼ਾ ਵਿੱਚੋਂ ਸਿਮਣਾ ਸ਼ੁਰੂ ਹੋਗਿਆ ਫੇਰ ਅਸੀਂ ਗਏ ਲੇਕੇ ਦੇਖੋ ਕਿੰਨੀ ਵੱਡੀ ਅੰਦਰੋਂ ਨਿਕਲੀ ਹੈ ਬਿਮਾਰੀ ਸੀ ਉਹ ਪਤਾ ਨੀ ਕਿ ਬਣਦਾ ਫੇਰ ਹਨਾ ਜੇ ਅਸੀਂ ਗੋਰ ਹੀ ਨਾ ਕਰਦੇ ਤੇ ਛੋਟਾ ਹੈ ਜੇ ਤਾਂ ਉਹ ਦੇਖਲੋ ਇੱਦਾਂ ਹੀ ਹਨਾ ਇਹ ਬਿਮਾਰੀਆਂ ਸ਼ਰੀਰ ਹੈ ਕੁੱਛ ਨੀ ਪਤਾ ਹੈਗਾ ਕਦੋਂ ਕਦੋਂ ਕਿਸੇ ਨੂੰ ਕਿਹੜੀ ਬਿਮਾਰੀ ਹੈ ਹਨਾ ਮੈਨੇ ਮੈਂ ਪੰਜ ਸਾਲ pure ਰੋਟੀ ਖਾਈ ਹੀ ਨਹੀਂ

ਮੇਰਾ ਪੇਟ ਖ਼ਰਾਬ ਹੋ ਜਾਂਦਾ ਸੀ ਕਹਿੰਦੇ ਸੀ ਗਰਮੀ ਕਰਕੇ ਹਰ ਗਰਮੀ ਬੀਮਾਰ ਹੋ ਜਾਣਾ ਹਰ ਗਰਮੀ

ਤੇ ਕਈ ਵਾਰ ਇਹ ਵੀ ਕਹਿੰਦੇ ਸੀ ਖਾਣਾ toilet ਚਲੇ ਜਾਣਾ ਖਾਣਾ toilet ਜਾਣਾ ਪਾਣੀ ਪੀਣਾ ਉਹ ਵੀ ਚਲੇ ਜਾਣਾ

ਇਹ ਤਾਂ ਇੱਕ ਵਾਰੀ ਵਜਨ ਤੋਂ ਹੀ ਜਿਆਦਾ ਪੇਟ ਖ਼ਰਾਬ ਹੋਗਿਆ ਜਦ ਮਤਲਬ ਉੱਠ ਹੀ ਨਾ ਸਕਾਂ ਫੇਰ ਅਸੀਂ test ਕਰਵਾਇਆ ਇੱਕ

ਅਸੀਂ ਪਟਿਆਲੇ ਰਜਿੰਦਰਾ ਚ ਗਏ ਉੱਥੇ ਜਾ ਕੇ ਮਤਲਬ ਬਿਮਾਰੀ ਪਕੜ ਚਆਈ

ਤੇ ਉਹ ਕਹਿੰਦੇ ਜੋ ਅੰਨ ਆ ਨਾ ਉਹ ਤੁਸੀਂ ਹੁਣ ਛੱਡ ਦੋ

ਉਹਨਾ ਨੇ ਮੇਰੇ ਹੱਥ ਚ ਅਸੀਂ hospital ਗਏ ਉਹਨਾ ਨੇ ਚਾਹ ਨਾਲ bread ਲੈਲੇ ਵੀ ਸਵੇਰ ਦਾ ਚਲ ਕੁੱਛ ਖਾਇਆ ਨੀ ਡਾਕਟਰ ਕਹਿੰਦੇ bread ਆ ਨਾ ਹੱਥ ਚ ਇੱਥੇ ਛੱਡ ਦਿਓ

ਅੱਛਾ ਫੇਰ ਉਹਨਾ ਨੇ ਕੁੱਛ diet ਦਿੱਤੀ ਥੋਨੂੰ ਖਾਣ ਨੂੰ ਇਸ ਤੋਂ ਇਲਾਵਾ ਵੀ ਕਣਕ ਨੀ ਖਾਣੀ bread ਨੀ ਖਾਣੀ ਕਣਕ ਤੋਂ ਦੇਖੋ bread ਬਣਗੇ ਹੋਰ ਵੀ ਕਈ ਚੀਜ਼ਾਂ ਨੇ ਹਾਂ ਕਣਕ ਤੋਂ ਜਿਹੜੀ ਵੀ ਚੀਜ਼ ਬਣੀ ਹੈ ਰਸ bread ਮਿਲਾਵਟ ਵਾਲੀ ਕੋਈ ਚੀਜ਼ ਤੁਸੀਂ ਖਾਣੀ ਹੀ ਨਹੀਂ ਹੈ

ਉਸ time ਜਿਸ ਤਰ੍ਹਾਂ ਚਾਵਲ ਹੋਗੇ ਮੱਕੀ ਦਾ ਆਟਾ

ਇੱਕ ਕਣਕ ਛੱਡਣੀ ਹੈ ਕਣਕ ਛੱਡੀ ਕਣਕ ਆਲੀ ਹਰੇਕ ਚੀਜ਼ ਛੱਡੀ

ਵੀ ਉਹ ਤਾਂ ਖਾਣਾ ਦੁਰ ਤੁਸੀਂ ਦੇਖਣਾ ਵੀ

ਉਹ ਤਾਂ ਠੀਕ ਹੈ ਆਪਣੀ body ਦੇਖੁਗਾ ਹਰ ਕੋਈ ਆਪਣੀ ਸਿਹਤ ਜਰੂਰੀ ਹੈ ਪਹਿਲਾਂ ਤੇ ਇੱਕ ਡਾਕਟਰ ਨੇ ਇਹ ਸਲਾਹ ਦਿੱਤੀ ਕਿ even ਥੋਨੂੰ ਮੈਂ ਪੰਜਾਬੀ ਵਿੱਚ ਸਮਝਾਉਣਾ ਅੱਜਕਲ English ਚ ਕਹਿੰਦੇ ਹਾਂ wheat allergy

ਪਰ ਇਹ ਇਹ ਪੰਜਾਬੀ ਚ ਹੈਗਾ ਮਤਲਬ ਕਿ ਤੁਹਾਡਾ ਇੱਕ ਕੀੜਾ ਹੁੰਦਾ

ਜਿਹਰੀਲਾ ਕੀੜਾ ਹੁੰਦਾ ਉਹ ਕਿਸੇ ਕਿਸੇ ਦੇ ਬਣਦਾ ਸਿਰਫ ਕਣਕ ਤੋਂ ਬਣਦਾ

ਉਰੇ ਤਾਂ ਆਪਣੇ ਪੇਟ ਦੇ ਅੰਦਰ ਮਤਲਬ ਕੀੜੇ ਨੂੰ ਨਾ ਮਤਲਬ ਕੀ ਕਣਕ ਨਹੀਂ ਮਿਲੂਗੀ ਆਪ ਹੀ ਮਰ ਜਾਣਾ

ਪੰਜ ਸਾਲ ਤੋਂ ਬਾਅਦ ਮੈਨੇ ਹਲਕਾ ਜਾ ਖਾਣਾ ਸ਼ੁਰੂ ਕੀਤਾ ਸੀ ਫੇਰ

ਮਤਲਬ ਕਿ ਦੋ ਹਿੱਸੇ ਬੇਸਨ ਦੇ ਲੈਨੇ ਤਾਂ ਇੱਕ ਹਿੱਸਾ ਤਾਂ ਇੱਕ ਹਿੱਸਾ ਕਣਕ ਦਾ mix ਕਰਕੇ

ਡਾਕਟਰ ਤਾਂ ਅੱਜਕਲ ਸਲਾਹ ਦਿੰਦੇ ਨੇ ਕੇ ਕੱਲੀ ਕਣਕ ਦੀ ਰੋਟੀ ਨਾ ਬਣਾਓ ਆਟਾ ਜਿਹੜਾ ਨਾ ਹਮੇਸ਼ਾ mix ਕਰੋ or ਮੈਂ ਤਾਂ ਵੈਸੇ ਵੀ mix ਕਰਕੇ ਹੀ ਸਾਡੇ ਘਰ ਤਾਂ ਬਣਦੀ ਹੈਗੀ ਹੈ ਮੈਂ ਵਿੱਚ mix ਕਰ ਲੈਣੀ ਹਾਂ ਬੇਸਨ ਤੇ ਜੋੰ ਬਾਜਰਾ ਜਵਾਰ ਹਨਾ ਇਹ ਚੀਜ਼ਾਂ ਮੈਂ mix ਕਰ ਲੈਂਦੀ ਹਾਂ ਕਣਕ ਦੇ ਆਟੇ ਦੇ ਵਿੱਚ

ਦੇ ਕੋਈ ਵੀ ਆ ਇਹ normal ਬੰਦਾ ਵੀ ਖਾ ਸਕਦਾ ਇੱਕ healthy diet ਆ ਇਹ

ਫੇਰ ਮੇਰੇ ਉਹਨਾ ਦਿਨਾ ਦੀ weakness ਆ ਚੁੱਕੀ ਹੈ ਜਿਹੜੇ ਪੰਜ ਸਾਲ ਮੈਂ ਰੋਟੀ ਨਹੀਂ ਖਾਈ ਕਿਉਂਕਿ ਹੋਰ ਚੀਜ਼ ਖਾਣ ਨਹੀਂ ਆਉਂਦੀ ਸੀਗੀ

ਤੇ ਗਰਮੀਆਂ ਚ ਮੱਕੀ ਦੀ ਰੋਟੀ ਖਾਈ ਨੀ ਜਾਂਦੀ ਜਿਆਦਾ ਚੋਲ ਖਾਂਦੀ ਸੀ ਤਾਂ ਮੇਰਾ uric acid ਵਧ ਜਾਂਦਾ ਸੀ

ਉਹ ਤਾਂ ਹੈ ਹੀ ਨਾ ਫੇਰ ਹੁਣ ਰੋਟੀ ਤੋਂ ਬਿਨਾ ਆਪਾਂ ਦੇਖਦੇ ਹਾਂ ਹੋਰ ਹੁਣ ਕਿ ਖਾਵਾਂਗੇ

ਆਪਾਂ ਕਿਹੜਾ ਕੋਈ ਬਹੁਤ ਵੱਡੇ ਮੰਤਰੀਆਂ ਦੇ ਬੱਚੇ ਮੰਤਰੀਆਂ ਦੇ ਘਰਾਂ ਚੋ ਆ ਹੈ ਤਾਂ ਆਪਾਂ normal ਫ਼ੈਮਿਲੀਆਂ ਸਾਰੇ ਹੀ

ਨਾ ਆਪਾਂ ਕਦੇ ਪ੍ਰਵਾਹ ਹੀ ਕੁੱਝ weakness ਦੇ ਕਾਰਣ ਇਹ ਵੀ ਹੋ ਜਾਂਦਾ

ਫੇਰ ਆਪਾਂ ਅਖੀਰ ਆ ਆ ਕੇ ਕਹਿ ਦਿੰਨੇ ਹਾਂ ਦਵਾਈ ਨੀ ਲੱਗਦੀ ਦਵਾਈ ਨੀ ਲੱਗਦੀ ਦਵਾਈ ਨੇ ਕਿੱਥੋਂ ਲੱਗਣਾ ਮੈਨੂੰ ਵੀ ਹੁਣ ਅਨੀਮੀਆ ਕਹਿੰਦੇ ਅਨੀਮੀਆ ਤੁਸੀਂ ਆਪਣੀ proper diet ਨੀ ਰੱਖੀ ਹੈਗੀ ਤਾਂ ਹੁਣ ਦਵਾਈਆਂ ਦੇ ਉਹ iron ਦੇ injection ਵੀ ਦੇਖੋ ਕਿੰਨੇ ਲੱਗ ਗਏ ਮੈਨੂੰ ਹਨਾ ਵਾਧੂ ਦੀ ਫਲਾਵਟ ਵੀ ਆਈ ਜਾਂਦੀ ਹੈ but ਉੱਠਿਆ ਵੀ ਨੀ ਜਾਂਦਾ ਸ਼ਰੀਰ ਚ ਤਾਕਤ ਹੈ ਨੀ or ਕਦੇ ਕਿਤੇ swelling ਕਦੇ ਕਿਤੇ swelling ਬੱਸ ਆਹ problem ਚੱਲੀ ਜਾਂਦੀ ਹੈ ਸਮਝ ਨੀ ਆਹ ਰਹੀ or PGI ਜਾਣਾ ਵੀ ਕਿਤੇ ਸੋਖਾ ਨੀ ਹੈਗਾ ਬਹੁਤ ਔਖਾ

ਪੂਰਾ ਦਿਨ ਨਿੱਕਲ ਦਾ PGI ਤਾਂ ਨਾ ਰੱਬ ਕਰੇ ਕਦੇ ਕਿਸੇ ਨੂੰ ਲੈਕੇ ਜਾਵੇ ਨਾ ਪਰ ਮੈਂ ਦੇਖਿਆ ਉੱਥੇ ਨਾ ਬੜੇ ਜਿਹੜੇ ਤਾਂ ਪਹਿਲੀ ਵਾਰੀ ਆਉਂਦੇ ਨੇ ਨਾ ਦੂਰੋਂ ਦੂਰੋਂ ਦੁਨੀਆ ਆਈ ਹੁੰਦੀ ਆ ਉੱਥੇ local ਉਨ ਤਾਂ ਚਲੋ ਫੇਰ ਵੀ ਪਤਾ ਹੁੰਦਾ ਕੇ ਮੈਂ ਇਸ line ਚ ਲੱਗਣਾ ਹਨਾ ਤੇ ਮੈਨੂੰ ਇਸ ਇਸ number ਕਮਰੇ ਦੇ ਵਿੱਚ ਮੈਂ ਜਾਣਾ ਇਸ floor ਤੇ ਹੈ ਉੱਥੇ ਹੁਣ ਪੰਜ ਸੱਤ ਤਾਂ floor ਨੇ ਏਂ ਤਾਂ ਉਹ ਦੱਸ ਦਿੰਦੇ ਜਿਹੜੇ card ਬਣਾਉਂਦੇ

ਪਤਾ ਨੀ ਹੁੰਦਾ ਪਹਿਲੀ ਵਾਰੀ ਵੈਸੇ ਤਾਂ ਉਹ ਦੱਸਦੇ ਆ ਸਮਝ ਹੀ ਨੀ ਲੱਗਦੀ ਉੱਥੇ ਰਸ਼ ਹੀ ਇੰਨਾ ਹੁੰਦਾ ਨਾ ਅਵਾਜਾਂ ਇੰਨੀਆਂ ਪੈਂਦੀਆਂ ਨਾ ਕੰਨਾ ਦੇ ਵਿੱਚ ਜਿਹੜਾ ਸਾਹਮਣੇ ਵਾਲਾ ਗੱਲ ਦੱਸ ਰਿਹਾ ਹੁੰਦਾ ਨਾ ਉਹ ਬੰਦੇ ਨੂੰ ਸਮਝ ਨੀ ਆਉਂਦੀ ਕਈ ਵਾਰੀ ਚਲੋ ਹੁਣ ਮੈਨੂੰ ਤਾਂ ਅੱਠ ਦਸ ਸਾਲ ਹੋਗੇ ਜਾਂਦੀ ਨੂੰ ਹਾਂ ਮੈਨੂੰ ਦਸ ਸਾਲ ਹੋਗੇ ਦੇਖਲੋ ਮੈਂ ਦੋ ਹਜ਼ਾਰ ਤੇਰਾਂ ਤੋਂ ਜਾਂਦੀ ਪਈ ਹਾਂ PGI ਤਾਂ ਫੇਰ ਮੈਂ ਦੇਖਦੀ ਹਾਂ ਕਈ ਵਾਰੀ ਜਿਹੜੇ ਉੱਥੇ ਨਵੇਂ ਆਏ ਮੈਂ ਕਿਹਾ ਚਲੋ ਹੁਣ ਮੈਨੂੰ ਤਾਂ ਭੇਤ ਆ ਹਨਾ ਵੀ ਇੱਥੇ canteen ਆ ਜੀ ਤੇ ਇੰਨੇ ਕ time ਤੇ ਸਾਡਾ card entry ਹੋਇਆ ਤੇ ਤੇ ਇੰਨੇ ਕ time ਤੇ ਸਾਨੂੰ ਦਵਾਈ ਮਿਲੂਗੀ ਇੰਨੇ ਕ time ਤੇ ਫੇਰ ਅਸੀਂ ਬਾਹਰ ਜਾਉਂਗੇ ਹਨਾ ਉਹ idea ਹੋ ਜਾਂਦਾ automatically

but ਜਿਹੜੇ ਪਹਿਲੀ ਵਾਰੀ ਆਉਂਦੇ ਮੈਂ ਦੇਖਿਆ ਉਹਨਾ ਦਾ ਬਹੁਤ ਬੁਰਾ ਹਾਲ ਹੁੰਦਾ ਪਹਿਲਾਂ line ਚ ਲੱਗਣਾ ਹੈ ਘੰਟਾ ਡੇਡ ਘੰਟਾ line ਚ normal ਹੈ ਲੱਗ ਜਾਂਦਾ ਇੰਨਾ time card entry ਹੋਊਗਾ ਜੀ ਫੇਰ ਤੁਹਾਨੂੰ ਉਹ ਦੱਸਣਗੇ ਕੇ ਤੁਹਾਨੂੰ ਬਿਮਾਰੀ ਕੀ ਹੈ ਤੁਸੀਂ ਉਹਨਾ ਨੂੰ ਦੱਸ ਦਿੱਤਾ ਕੇ ਮੈਨੂੰ ਉਹ ਤੁਹਾਨੂੰ ਪੁੱਛਣਗੇ ਤੁਹਾਨੂੰ ਕਿ ਦਿੱਕਤ ਹੈ ਹਨਾ ਵੀ ਕਿ ਬਿਮਾਰੀ ਹੈ ਤੁਹਾਨੂੰ ਕਿਸ related ਆਏ ਹੋ ਫੇਰ ਕੋਈ ਦੱਸ ਦਾ ਜੀ ਮੈਨੂੰ ਕਮਰ ਦਰਦ ਜਿਵੇਂ ਮੈਂ ਦੱਸਿਆ ਸੀ ਉਹਨਾ ਨੂੰ ਜੀ ਮੈਨੂੰ ਤਾਂ ਅਨੀਮੀਆ ਹੈਗਾ ਤੇ ਮੇਰਾ HB ਘੱਟ ਜਾਂਦਾ ਹੁਣ ਜਿਆਦਾ ਹੋਗਿਆ ਫੇਰ ਉਹ ਮੈਨੂੰ medical ਵਾਲੇ third floor ਤੇ ਭੇਜਦੇ ਆ ਤੇ medical ਵਾਲਿਆਂ ਕੋਲ ਫੇਰ medical ਵਾਲਿਆਂ ਦੇ ਕੋਲ card entry ਆਪਾਂ ਜਾ ਕੇ ਕਰਾ ਦਿੰਦੇ ਹਾਂ ਉਹ ਦੱਸ ਦਿੰਦੇ ਆ ਉੱਥੇ ਵੀ ਇੰਨੇ number card ਦੇ ਉੱਪਰ ਬਣਿਆ ਹੁੰਦਾ ਅਮ ਛਪਿਆ ਹੁੰਦਾ ਕੇ ਇੰਨੇ number ਕਮਰਾ ਹੈ ਤੇ ਇੰਨਾ ਤੁਹਾਡਾ entry number ਹੈ ਤੁਸੀਂ ਉੱਪਰ ਚਲੇ ਜਾਓ ਫੇਰ ਉੱਪਰ ਜਾ ਕੇ ਜਿੱਥੇ card entry ਕਰਦੇ ਨੇ ਜਿਹੜੇ ਉਹਨਾ ਨੂੰ ਜਾਕੇ ਤੁਸੀਂ card ਫੜਾ ਦੇਣਾ ਫੇਰ ਤੁਸੀਂ ਉੱਥੇ ਕੁਰਸੀਆਂ ਲੱਗੀਆਂ ਏਵੇਂ ਤਾਂ ਬੈਠਣ ਵਾਸਤੇ patient ਦੇ ਉੱਥੇ ਬੈਠ ਕੇ wait ਕਰਨੀ ਹੈ ਫੇਰ ਉਹ ਆਪਣੇ ਆਪ ਤੁਹਾਨੂੰ ਆਵਾਜ ਦੇਣਗੇ ਜਦੋਂ ਤੁਹਾਡਾ card doctor ਦੇ ਅੱਗੇ ਆਮ ਆਉਗਾ ਨਾ number ਫੇਰ ਉਹ ਤੁਹਾਨੂੰ ਆਵਾਜ ਦੇਣਗੇ ਕੇ ਇੰਨਾ number card ਹੈ ਹਰਜੀਤ ਕੌਰ ਹੈ wife of ਇਹ ਹੈ ਤੇ ਫਲਾਨਾ ਪਿੰਡ ਹੈ ਹਨਾ same ਨਾਮ ਦੇ ਬਹੁਤ ਸਾਰੇ card ਆ ਜਾਂਦੇ ਆ ਨਾ ਕਈ ਵਾਰ ਫੇਰ ਉਹ ਪੂਰਾ address ਬੋਲ ਦਿੰਦੇ ਆ ਫੇਰ ਜਾ ਕੇ ਤੁਸੀਂ ਡਾਕਟਰ ਨਾਲ ਸਾਰੀ ਆਪਣੀ ਦਸੋਗੇ ਕੇ ਮੈਨੂੰ ਆਹ problem ਹੈ ਜੀ ਆਹ ਜੀ ਆਹ

ਇਹ ਇੰਨੇ time ਤੋਂ ਚੱਲ ਰਿਹਾ ਹੈਗਾ ਹਨਾ ਤੇ ਕਦੇ ਕਦੇ ਵਧ ਗਿਆ ਕਦੇ ਘਟ ਗਿਆ ਕਦੇ ਠੀਕ ਹੋਗਿਆ

ਤਾਂ ਫੇਰ ਉਹ ਕਰ ਦਿੰਦੇ ਆ ਵੈਸੇ ਤਾਂ

ਤੇ ਫੇਰ ਉਹ ਤੁਹਾਨੂੰ ਦਵਾਈ ਲਿਖ ਦੇਣਗੇ ਕੁੱਛ test ਲਿਖਣਗੇ ਪਹਿਲੀ ਵਾਰੀ ਚ ਵੀ ਏਂ ਹੀ ਮਤਲਬ ਕੇ ਜਿਹੜਾ ਪਹਿਲੇ ਦਿਨ ਜਾਵੇ ਦਵਾਈ ਮਿਲ

ਮਿਲ ਜਾਏਗੀ ਤੁਹਾਨੂੰ ਡਾਕਟਰ ਵੀ ਮਿਲਜੇਗਾ ਦਵਾਈ ਵੀ ਲਿਖ ਦੇਗਾ ਤੁਹਾਡੇ test ਵੀ ਲਿਖਦੇ ਗਾ ਜੇ ਤੁਹਾਨੂੰ ਬਾਰਾਂ ਵਜੇ ਤੋਂ ਪਹਿਲਾਂ ਡਾਕਟਰ ਨੇ ਸਾਰੇ ਲਿਖ ਦਿੱਤੇ ਆ ਨਾ test ਤੁਸੀਂ ਇੱਕ ਵਜੇ ਤੱਕ ਉੱਥੇ time ਹੈ

ਫੇਰ ਅਗਲੇ ਦਿਨ ਏਆਰ੍ਲ੍ਯ morning ਅੱਠ ਵਜੇ ਤੁਹਾਨੂੰ ਉਹ ਬੁਲਾਂਦੇ ਆ

ਖਾਲੀ ਪੇਟ ਹ ਜਾਵੇ ਆਪਣਾ ਖਾਣ ਲਈ ਕੁੱਝ ਲੈ ਜਾਵੇ ਨਾਲ

test ਕਰਵਾ ਕੇ ਵੀ ਖਾ ਲਵੇ ਜਾਂ ਫੇਰ ਖਾਲੀ ਪੇਟ

ਨੂੰ ਵੀ time ਲੱਗ ਜਾਂਦਾ ਚ ਲੱਗਣਾ ਹੁੰਦਾ

ਦੇਖੋ ਕੱਲਾ ਤਾਂ ਜਾਂਦਾ ਨੀ ਉੱਥੇ ਨਾਲ ਜਿਵੇਂ ਹੁਣ ਮੈਨੂੰ ਪਤਾ ਮੇਰਾ HB ਘੱਟ ਹੈ ਮੈਂ ਤਾਂ ਗਿਰੂਗੀ line ਚ ਇੰਨਾ ਲੰਲੰਬਾ ਸਮਾ ਮੈਂ ਤੇ ਨੀ ਖੜ ਸਕਦੀ ਨਾ

ਹਾਂ ਤਾਂਹੀ ਮੈਂ ਤੁਹਾਨੂੰ ਪੁੱਛ ਰਹੀ ਹਾਂ PGI ਬਾਰੇ ਮੈਨੂੰ ਨਹੀਂ ਪਤਾ ਵੀ ਤੁਸੀਂ ਜਾਂਦੇ ਰਹਿੰਦੇ ਹੋ

ਮੈਂ ਕਈ ਵਾਰੀ ਸੋਚਦੀ ਹਾਂ ਮੈਨੂ ਜਾਣ ਤੋਂ ਬੜਾ ਡਰ ਲੱਗਦਾ ਨਹੀਂ ਜਿਵੇਂ ਤੁਸੀਂ back pain ਕਹਿੰਦੇ ਹ ਨਾ ਤਾਂ ਉੱਥੇ ਤਾਂ ਤੁਹਾਨੂੰ ਮੈਨੂੰ ਲੱਗਦਾ ਪਹਿਲੇ ਜਾਉਂਗੇ ਤੁਹਾਨੂੰ ਸ਼ਾਇਦ ਹੀ ਹੈ ਦੂਜੀ ਵਾਰੀ ਜਾਣ ਦੀ ਜਰੂਰਤ ਪਵੇ ਕਿਉਂਕਿ ਮੈਂ ਦੇਖਿਆ ਮੈਂ ਮੇਰੀ ਭਰਜਾਈ ਨੂੰ ਸੀ ਇੱਦਾਂ allergy ਸੀ ਉਹਨੂੰ ਤਾਂ ਉਹ ਇੱਕੋ ਵਾਰੀ ਮੇਰ ਨਾਲ ਗਈ ਹੈ ਨਾਲੇ ਤਾਂ ਮੇਰੀ support ਹੋਗੀ ਨਾਲੇ ਤਾਂ ਉਹਦੀ ਦਵਾਈ ਮਿਲ ਗਈ ਤਾਂ ਉਹ ਤੋਂ ਬਾਅਦ ਠੀਕ ਹੈ ਗਈ ਨੀ ਮੁੜ ਕੇ ਉਹ ਕਹਿੰਦੀ ਮੈਂ ਠੀਕ ਹਾਂ

ਵਿੱਚ ਹੀ ਪਤਾ ਲੱਗ ਜਾਂਦਾ ਤਾਂ ਉਹ ਤਾਂ ਜਿਆਦਾ ਲੰਬਾ ਸਮਾ ਦਵਾਈ ਨਹੀਂ ਲੱਗਦੀ ਉਹਨਾ ਨੂੰ ਉਹ ਤਾਂ ਨਾਲ ਦੀ ਨਾਲ ਠੀਕ ਹੋ ਜਾਂਦੇ ਨੇ ਕਿਉਂਕਿ ਉਹ test ਹੀ ਇਸ ਤਰ੍ਹਾਂ ਕਰਦੇ ਆ ਡਾਕਟਰ ਉਹ senior ਡਾਕਟਰ ਨੇ ਹਨਾ ਜਿਹੜੇ ਡਾਕਟਰ ਉੱਥੇ ਨੇ ਨਾ ਜਿਹੜੇ test ਉਹ doctor ਨੇ ਲਿਖਣੇ ਨੇ ਨਾ ਜਿਹੜੇ ਆਪਣੇ ਇੱਥੇ local ਵਾਲੇ ਹੈਗੇ ਨੇ doctor ਉਹ ਉੱਥੋਂ ਤੱਕ ਪਹੁੰਚਦੇ ਹੀ ਨਹੀਂ ਹੈਗੇ ਜੀ ਇਹ ਗੱਲ ਤਾਂ ਪੱਕੀ ਹੈ ਉਹ ਜਾਂਦੇ ਸਾਰ ਹੀ ਬੰਦੇ ਦਾ ਵਧੀਆ ਤੋਂ ਵਧੀਆ ਦਵਾਈ ਵਧੀਆ ਤੋਂ ਵਧੀਆ test ਇੱਥੋਂ ਆਲੇ ਕੀ ਕਰਦੇ ਆ TLC ਹਨਾ ਤੇ HB ਬੱਸ

ਤੇ ਜਾਂ ਵਧ ਤੋਂ ਵੱਧ ਕੀ ਬੱਲੇ ਮਾਰਦੇ ਆ typhoid ਦਾ test ਕਰਵਾਲੋ painkiller ਦੇਦੋ ਜੀ ਹਨਾ paracetamol ਦੇਦੋ ਜੀ ਕਿਉਂ ਹਮ ਪਤਾ ਹੀ ਹੈ ਜੇ ਦਰਦ ਹੋਊਗਾ ਬੁਖਾਰ ਹੋ ਹੀ ਜਾਣਾ ਤਾਂ paracetamol ਤਾਂ ਇਹਨਾ ਨੇ ਲਾਜਮੀ ਦੇਣੀ ਹੈ ਅੱਛਾ ਜੇ ਹੁਣ ਦਵਾਈ ਤੁਹਾਨੂੰ ਜਿਆਦਾ ਖੁਸ਼ਕ ਦੇਤੀ ਜਾ ਗਰਮ ਦੇਤੀ ਆ ਉਹਦੇ ਨਾਲ ਤੁਹਾਨੂੰ ਖਾਂਸੀ ਵੀ ਹੋਣੀ ਹੋਣੀ ਹੈ ਨਾਲ ਖਾਂਸੀ ਦੀ ਸ਼ੀਸ਼ੀ ਲਿਖ ਦੇਣਗੇ ਵੀ ਲਓ ਖਾਂਸੀ ਦੀ ਸ਼ੀਸ਼ੀ ਲੈ ਜਾਓ ਮਤਲਬ ਕੀ ਛੋਟੇ ਮੋਟੇ ਦਾ ਤਾਂ ਠੀਕ ਹੋ ਜਾਂਦਾ ਮਤਲਬ ਜੇ ਕੋਈ ਬੜੀ problem ਉਹ ਉਹਦੇ ਹੱਥ

ਸਮੇ ਤੋਂ ਤੁਹਾਨੂੰ ਚੱਲ ਰਹੀ ਹੈਗੀ ਆ ਨਾ ਫੇਰ ਤਾਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਇੱਕ ਵਾਰੀ ਉੱਥੇ ਦਿਖਾ ਲੈਣਾ ਚਾਹੀਦਾ